ਨੌਕਰੀ ਲੱਭਣ? ਹਾਂ ਤਿੰਨ ਵਾਰ ਹੋ ਆਇਆ ਵਾਂ, ਗੱਲ ਈ ਨਹੀਂ ਪਈ ਬਣਦੀ ਕਿਉਂ ਸਿਫ਼ਾਰਸ਼ ਤੋਂ ਬਗ਼ੈਰ ਕੋਈ ਨਹੀਂ ਪੁੱਛਦਾ ਕਿਸੇ ਨੂੰ, ਕਿੰਨਾ ਪੜ੍ਹੇ ਹੋਏ ਹੋ ਤੁਸੀਂ BA ਪਾਸ ਕੀਤੀ ਹੈ ਪਿਛਲੇ ਸਾਲ, ਫੇਰ ਕਈ ਮਹੀਨੇ ਟਾਈਪ ਸਿੱਖਦਾ ਰਿਹਾਂ। ਅੱਛਾ ਜੀ, ਤੁਹਾਨੂੰ ਤਾਂ ਫੇਰ ਚੰਗੀ ਨੌਕਰੀ ਮਿਲ ਜਾਊ, ਚੰਗੀ ਛੱਡ ਕੇ ਮਾੜੀ ਵੀ ਨਹੀਂ ਮਿਲਦੀ, ਫੇਰ ਵੀ ਕਿੰਨੇ ਕੁ ਵਾਲੀ ਮਿਲ ਜਾਊ ਦੋ-ਢਾਈ ਸੌ, ਹੋਰ ਕਿੰਨੇ ਵਾਲੀ ਬੱਸ, ਬੰਤਿਆ, ਏਨੀ ਇਹ ਤਾਂ ਕੋਈ ਗੱਲ ਨਾ ਹੋਈ BA ਪਾਸ ਕਰ ਕੇ ਵੀ ਏਨੀ ਥੋੜ੍ਹੀ ਤਨਖ਼ਾਹ ਤਾਂ ਤੇ ਫੇਰ ਤੂੰ ਈ ਚੰਗਾ ਹੈ ਪੰਜਵੀਂ ਫ਼ੇਲ੍ਹ ਇਹ ਤਾਂ ਕਿਸਮਤ ਦੀ ਗੱਲ ਐ ਕਿ ਆਪਾਂ ਫ਼ੇਲ੍ਹ ਹੋ ਗਏ, ਨਹੀਂ ਤਾਂ ਘੱਟ ਨਹੀਂ ਸਾਂ ਮੈਂ ਵੀ ਪੜ੍ਹਨ ਵਿੱਚ, ਕਿਸੇ ਕੋਲੋਂ। ਉਦੋਂ ਦੋ ਸਾਲ ਹੋ ਗਏ ਸੀ ਵੱਡੀ ਭੈਣ ਦੇ ਵਿਆਹ ਨੂੰ ਪਰ ਕਰਜ਼ਾ ਲੱਥਣ ਦੀ ਥਾਂਵੇਂ ਹੋਰ ਚੜ੍ਹਦਾ ਜਾ ਰਿਹਾ ਸੀ ਖੇਤ-ਮਜ਼ਦੂਰ ਹੀ ਸੀ ਨਾ ਮੇਰਾ ਪਿਓ ਕਿਵੇਂ ਲਾਹ ਸਕਦਾ ਸੀ ਉਹ ਕਰਜ਼ਾ। ਦੋ ਸਾਲ ਉਹ ਅੰਦਰੇ-ਅੰਦਰ ਘੁਲਦਾ ਰਿਹਾ ਤੇ ਫੇਰ ਇੱਕ ਦਿਨ ਉਹਦੇ ਸਿਰ ਤੋਂ ਸਾਰੀ ਕਰਜ਼ੇ ਲੱਥ ਗਏ ਬੇਬੇ ਅਤੇ ਦੋ ਛੋਟੀਆਂ ਭੈਣਾਂ ਦਾ ਮਾ~ ਭਾਰ ਮੇਰੇ ਉੱਤੇ ਪਾ ਗਿਆ ਪੰਜਵੀਂ ਵਿੱਚ ਪੜ੍ਹਦਿਆਂ ਹਾਲੇ ਮੈਨੂੰ ਤਿੰਨ ਮਹੀਨੇ ਈ ਹੋਏ ਸੀ ਉਦੋਂ। ਹੌਲੀ-ਹੌਲੀ ਮੈਂ ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ ਸਨ ਜਿਸ ਦਿਨ ਬਾਪੂ ਮਰਿਆ, ਉਸ ਤੋਂ ਅਗਲੇ ਦਿਨ ਮੈਂ ਆਪਣਾ ਬਸਤਾ ਲੱਕੜ ਦੇ ਬਕਸੇ ਵਿੱਚ ਬੰਦ ਕਰ ਦਿੱਤਾ ਮੈਂ ਵੀ ਫੇਰ ਖੇਤ-ਮਜ਼ਦੂਰ ਬਣ ਗਿਆ, ਬਣਦਾ ਕਿਉਂ ਨਾ, ਮੈਂ ਖੇਤ ਮਜ਼ਦੂਰ। ਜਿਨ੍ਹਾਂ ਕੋਲੋਂ ਬਾਪੂ ਨੇ ਕਰਜ਼ਾ ਲਿਆ ਸੀ, ਉਹ ਕਿਵੇਂ ਛੱਡ ਦੇਂਦੇ ਮੈਨੂੰ, ਛੋਟੀ ਜਿਹੀ ਉਮਰ ਸੀ ਮੇਰੀ, ਪਰ ਕੰਮ ਮੈਂ ਵੱਡੇ-ਵੱਡੇ ਕਰ ਲੈਂਦਾ ਸੀ ਫੇਰ ਦਿਨਾਂ ਵਿੱਚ ਈ ਮੈਂ ਵੱਡਾ ਹੋ ਗਿਆ ਇੱਕ ਦਿਨ ਸਰਦਾਰਾਂ ਦੇ ਵੱਡੇ ਮੁੰਡੇ ਨੇ ਮੈਨੂੰ ਕੁੱਟਿਆ, ਮੈਂ ਵੀ ਟਿਕਾ ਦਿੱਤੀਆਂ ਦੋ-ਚਾਰ, ਸਾਰਾ ਪਿੰਡ ਮਗਰ ਪੈ ਗਿਆ, ਮੇਰੇ ਮੇਰਾ ਵੀ ਦਿਲ ਭਰ ਗਿਆ ਸਰਦਾਰਾਂ ਦੀ ਗ਼ੁਲਾਮੀ ਤੋਂ, ਅਖੀਰ ਦੁਖੀ ਹੋ ਕੇ ਮੈਂ ਪਿੰਡ ਹੀ ਛੱਡ ਦਿੱਤਾ ਸੱਤ-ਅੱਠ ਕੋਹ ਦੀ ਵਿੱਥ ਉੱਤੇ ਈ ਸੀ ਮੇਰਾ ਪਿੰਡ ਸ਼ਹਿਰੋਂ। ਸ਼ਹਿਰ ਪੁੱਜ ਕੇ ਮੈਂ ਕਈ ਕੰਮ ਕੀਤੇ ਪਰ ਰਾਸ ਇਹੀ ਆਇਆ ਰਿਕਸ਼ੇ ਦਾ ਕੰਮ ਇਹ ਕੰਮ ਹੈ ਤਾਂ ਬਹੁਤ ਔਖਾ ਪਰ ਕਿਸੇ ਦੀ ਆਕੜ ਨਹੀਂ ਝੱਲਣੀ ਪੈਂਦੀ ਇਸ ਵਿੱਚ। ਚਪੜਾਸੀ ਵੀ ਲੱਗਾ ਸੀ, ਮੈਂ ਇੱਕ ਵਾਰੀ, ਸਾਰਾ ਦਿਨ ਦਫ਼ਤਰ ਵਿੱਚ ਕੰਮ ਕਰਦਾ ਰਹਿੰਦਾ ਤੇ ਸ਼ਾਮ ਨੂੰ ਸਾਬ੍ਹ ਦੇ ਘਰ ਜਾ ਕੇ ਛੋਟੇ-ਮੋਟੇ ਕੰਮ ਕਰਦਾ ਬੂਟ ਵੀ ਪਾਲਸ਼ ਕਰ ਦਿੰਦਾ ਸੀ ਮੈਂ, ਇੱਕ ਵਾਰ ਐਤਵਾਰ ਨੂੰ ਸਾਬ੍ਹ ਦੀ ਘਰਵਾਲੀ ਨੇ ਮੈਨੂੰ ਕੱਪੜੇ ਧੋਣ ਲਈ ਕਿਹਾ। ਮੈਂ ਨਾਂਹ ਕਰ ਦਿੱਤੀ, ਬੱਸ ਫੇਰ ਕੀ ਸੀ, ਸਾਬ੍ਹ ਬੜਾ ਕੜਕਿਆ ਮੇਰੇ ਉੱਤੇ, ਫੇਰ ਮੈਂ ਕਦੀ ਦਫ਼ਤਰ ਈ ਨਹੀਂ ਗਿਆ, ਮੈਂ ਕਿਹਾ, ਕਰ ਲਵੋ ਜੋ ਕਰਨਾ ਜੇ, ਜੇ ਕਿਤੇ ਪੜ੍ਹ ਗਿਆ ਹੁੰਦਾ ਤਾਂ ਇਹ ਤਾਂ ਨਹੀਂ ਸੀ ਹੋਣਾ ਮੇਰੇ ਨਾਲ। ਪੰਜਵੀਂ ਵਿੱਚ ਈ ਛੁੱਟ ਗਿਆ ਸੀ, ਪੜ੍ਹਨਾ-ਲਿਖਣਾ, ਸਵੇਰੇ ਜਦੋਂ ਮੈਂ ਆਪਣੇ ਜਮਾਤੀਆਂ ਨੂੰ ਬਸਤਾ ਚੁੱਕੀ ਜਾਂਦਿਆਂ ਵੇਖਦਾ ਤਾਂ ਪਤਾ ਨਹੀਂ ਮੇਰੇ ਅੰਦਰ ਕੀ ਹੋਣ ਲੱਗ ਪੈਂਦਾ ਕਿੰਨਾ ਈ ਚਿਰ ਮੈਂ ਉਹਨਾਂ ਨੂੰ ਜਾਂਦਿਆਂ ਵੇਖਦਾ ਰਹਿੰਦਾ ਫਿਰ ਬਦੋ-ਬਦੀ ਮੇਰੇ ਮੂੰਹ ਵਿਚੋਂ ਹਉਕਾ ਨਿਕਲ ਜਾਂਦਾ। ਜਦੋਂ ਸਲਾਨਾ ਇਮਤਿਹਾਨ ਹੋਣ ਵਾਲਾ ਸੀ, ਪੰਜਵੀਂ ਜਮਾਤ ਦਾ, ਮੈਂ ਵੀ ਪਹੁੰਚ ਗਿਆ ਸਕੂਲੇ ਇੱਕ ਦਿਨ, ਮੇਰੇ ਜਮਾਤੀ ਹੈਰਾਨ ਹੋ ਕੇ ਮੈਨੂੰ ਵੇਖਣ ਲੱਗੇ ਵੱਡਾ ਮਾਸਟਰ ਕੁਝ ਚਿਰ ਘੂਰੀ ਵੱਟ ਕੇ ਵੇਖਦਾ ਰਿਹਾ ਮੇਰੇ ਵੱਲ ਤੇ ਫੇਰ ਕਹਿਣ ਲੱਗਾ, ਪਹਿਲਾਂ ਫ਼ੀਸ ਜਮ੍ਹਾਂ ਕਰਾ ਦੇ ਸਾਰੇ ਮਹੀਨਿਆਂ ਦੀਆਂ ਮੈਂ ਦੇ ਦਿੱਤੇ ਪੈਸੇ ਤੇ ਬੈਠ ਗਿਆ ਇਮਤਿਹਾਨ ਵਿੱਚ, ਭਾਵੇਂ ਆਉਂਦਾ ਮੈਨੂੰ ਕੁਝ ਵੀ ਨਹੀਂ ਸੀ, ਪਰ ਇਮਤਿਹਾਨ ਮੈਂ ਸਾਰਾ ਦਿੱਤਾ ਪਾਸ ਹੋਣ ਦੇ ਖ਼ਿਆਲ ਨਾਲ ਨਹੀਂ ਸੀ ਬੈਠਾ ਮੈਂ ਇਮਤਿਹਾਨ ਵਿੱਚ। ਜੇ ਮੈਂ ਇਮਤਿਹਾਨ ਨਾ ਦੇਂਦਾ ਤਾਂ ਮੈਂ ਚੌਥੀ ਪਾਸ ਈ ਰਹਿਣਾ ਸੀ, ਹੁਣ ਮੈਂ ਪੰਜਵੀਂ ਫ਼ੇਲ ਆਂ ਅਗਲੀ ਜਮਾਤ ਦਾ ਨਾਂ ਤੇ ਵੱਜਦਾ ਹੈ ਨਾ ਵਾਹਿਗੁਰੂ ਨੇ ਚਾਹਿਆ ਤਾਂ ਇਸ ਵਾਰ ਤੁਹਾਡਾ ਕੰਮ ਬਣ ਜਾਊ ਸਰਦਾਰ ਜੀ। ਮੈਨੂੰ ਤਾਂ ਕੋਈ ਆਸ ਨਜ਼ਰ ਨਹੀਂ ਆਉਂਦੀ, ਉਂਜ interview ਤਾਂ ਚੰਗਾ ਹੋ ਗਿਆ ਹੈ, ਬੱਸ, ਫਿਰ ਕੀ ਹੈ, ਦਿਲ ਨਾ ਛੱਡੋ, ਜਦੋਂ ਕੰਮ ਬਣਨ ਲੱਗਦਾ ਹੈ, ਝੱਟ ਹੀ ਬਣ ਜਾਂਦਾ ਹੈ ਅੱਛਾ ਦੇਖੋ ਬੱਸ ਰੋਕ ਦੇ ਇਸ ਗਲੀ ਅੱਗੇ ਠੰਢ ਨੇ ਤਾਂ ਜੀ ਮੱਤ ਈ ਮਾਰ ਛੱਡੀ ਏ। ਸਵੇਰੇ-ਸਵੇਰੇ ਠੰਢ ਵਿੱਚ ਉੱਤਰਿਆ ਇਹ ਗੱਡੀ ਵਿੱਚੋਂ, ਪਤਾ ਨਹੀਂ ਰਾਤੀਂ ਸੁੱਤਾ ਵੀ ਐ ਕਿ ਨਹੀਂ, ਕੰਬਲ ਵੀ ਨਹੀਂ ਕੋਲ ਕੋਟ ਦੇ ਕਾਲਰ ਈ ਚੁੱਕੇ ਹੋਏ ਹੈ ਉਤਾਂਹ ਕਾਲਰਾਂ ਨਾਲ ਵੀ ਭਲਾ ਠੰਢ ਲੱਥੀ ਹੈ।

ਹੋਰ ਕਿਹੋ ਜਿਹੇ ਹੁੰਦੇ ਆ ਵੱਡੇ ਲੋਕ ਬੱਸ ਇਹੀ ਗੱਲ ਉਸ ਨੂੰ ਸਮਝ ਨਹੀਂ ਆਉਂਦੀ ਦੋ ਜਮਾਤਾਂ ਈ ਪੜ੍ਹੀ ਹੋਈ ਹੈ ਨਾ ਪੜ੍ਹ ਤਾਂ ਮੈਂ ਵੀ ਨੀ ਸਕਿਆ ਬਹੁਤਾ, ਕਿਸਮਤਾਂ ਵਾਲੇ ਈ ਪੜ੍ਹਦੇ ਨੇ, ਬੰਦਾ ਪੜ੍ਹਿਆ ਹੋਵੇ ਤਾਂ ਟੌਰ ਈ ਹੋਰ ਹੁੰਦੀ ਹੈ। ਟੌਰ ਆਪਣੀ ਵੀ ਵੈਸੇ ਉਦੋਂ ਘੱਟ ਨਹੀਂ ਸੀ ਹੁੰਦੀ ਜਦੋਂ ਮੈਂ ਸੌਹਰੇ ਜਾਂਦਾ ਹੁੰਦਾ ਸੀ ਪੰਜਾਬੀ ਦਾ ਅਖ਼ਬਾਰ ਨਾਲ ਲੈ ਕੇ ਪਹਿਲੀ ਵਾਰ ਮੇਰੇ ਹੱਥ ਵਿੱਚ ਅਖ਼ਬਾਰ ਵੇਖ ਕੇ ਸਾਰੇ ਜਣੇ ਹੈਰਾਨ ਹੋ ਗਏ। ਭਲਾ ਹੈਰਾਨੀ ਵਾਲੀ ਕਿਹੜੀ ਗੱਲ ਸੀ? ਮੇਰੀ ਛੋਟੀ ਸਾਲੀ ਪਹਿਲਾਂ ਤਾਂ ਪਾਟੀਆਂ-ਪਾਟੀਆਂ ਅੱਖਾਂ ਨਾਲ ਮੇਰੇ ਵੱਲ ਵੇਖਦੀ ਰਹੀ, ਤੇ ਫਿਰ ਪੁੱਛਣ ਲੱਗੀ ਸਾਰੀ ਅਖ਼ਬਾਰ ਪੜ੍ਹ ਲੈਂਦੈਂ ਹੋ? ਉਹਦੀ ਮੂਰਖਤਾ ਉੱਤੇ ਮੈਨੂੰ ਹਾਸਾ ਆ ਗਿਆ, ਹੋਰ ਕਰਦਾ ਵੀ ਕੀ? ਉਹ ਝੱਲੀ ਮੇਰੇ ਕੋਲ ਈ ਬੈਠ ਗਈ ਤੇ ਪਹਿਲੇ ਸਫ਼ੇ ਉੱਤੇ ਇੱਕ ਥਾਂ ਉੱਗਲੀ ਰੱਖ ਕੇ ਕਹਿਣ ਲੱਗੀ, ਐਥੋਂ ਪੜ੍ਹ ਮੈਂ ਫਰ-ਫਰ ਪੜ੍ਹਨ ਲੱਗਾ, ਉਸ ਨੇ ਦੂਸਰੇ ਸਫ਼ੇ ਉੱਤੇ ਉਂਗਲੀ ਰੱਖ ਦਿੱਤੀ ਤੇ ਫਿਰ ਅਖੀਰ ਆਖ਼ਰੀ ਸਫ਼ੇ ਉੱਤੇ। ਮੈਨੂੰ ਕੀ ਫ਼ਰਕ ਪੈਂਦਾ ਸੀ, ਜਿਥੋਂ ਮਰਜ਼ੀ ਪੜ੍ਹਾ ਲੈਂਦੀ ਉਹਦੀ ਹੈਰਾਨੀ ਇਕਦਮ ਖ਼ੁਸ਼ੀ ਵਿੱਚ ਬਦਲ ਗਈ ਫੇਰ ਉਹ ਚਾਈਂ-ਚਾਈਂ ਮੇਰੇ ਲਈ ਚਾਹ ਬਣਾ ਕੇ ਲਿਆਈ, ਉਹੋ-ਜਿਹੀ ਚਾਹ ਪੀਤਿਆਂ ਤਾਂ ਹੁਣ ਖ਼ਾਸਾ ਚਿਰ ਹੋ ਗਿਆ ਵੇਲਾ ਹੁੰਦਾ ਹੈ ਕੋਈ, ਏਧਰੋਂ ਆਉਂਦਾ ਹੈ, ਉੱਧਰੋਂ ਚਲੇ ਜਾਂਦਾ ਹੈ, ਚੱਲ ਛੱਡ ਉਹ ਗੱਲਾਂ ਬੰਤਿਆ, ਤੂੰ ਹੁਣ ਦੀ ਗੱਲ ਕਰ, ਚਾਹ ਪੀਣੀ ਹੈ ਤਾਂ ਹੋਰ ਨਾ ਮਾਰ ਪੈਡਲ, ਰੁਕ ਜਾਣ ਦੇ ਰਿਕਸ਼ਾ, ਇਸ ਖੋਖੇ ਅੱਗੇ ਪੂਰਾ ਰੁਪਇਆ ਅੱਜ ਜੇਬ ਵਿੱਚ, ਐਸ਼ ਕਰ। ਚੱਲੇਂਗਾ ਬਈ? ਕਿੱਥੇ ਜਾਣਾ ਹੈ? ਦਰਬਾਰ ਸਾਹਿਬ, ਆਓ ਬੈਠੋ, ਕਿੰਨੇ ਪੈਸੇ? ਬਾਰਾਂ ਆਨੇ, ਨਹੀਂ ਅੱਠ ਆਨੇ ਰੋਜ਼ ਇਹੀ ਦੇਂਦੇ ਆਂ ਚਲੋ ਬੈਠੋ ਚਾਹ ਦਾ ਕੀ ਐ, ਕਿਸੇ ਵੀ ਵੇਲੇ ਪੀਤੀ ਜਾ ਸਕਦੀ ਹੈ ਪਰ ਸਵਾਰੀ ਹਰ ਵੇਲੇ ਤਾਂ ਨੀ ਮਿਲਦੀ। ਦਰਬਾਰ ਸਾਹਿਬ ਬਹੁਤੇ ਦੂਰ ਵੀ ਨਹੀਂ, ਬੰਤਿਆ, ਦਸ-ਪੰਦਰਾਂ ਮਿੰਟ ਹੀ ਲੱਗਣਗੇ ਉਥੇ ਪਹੁੰਚਣ ਵਿੱਚ ਮਿੰਟ ਤਾਂ ਭਾਵੇਂ ਬਹੁਤੇ ਨਾ ਲੱਗਣ ਪਰ ਜ਼ੋਰ ਬਹੁਤ ਲੱਗ ਰਿਹਾ ਰਿਕਸ਼ਾ ਖਿੱਚਣ ਵਿੱਚ ਦੋਵੇਂ ਸਵਾਰੀਆਂ ਵਾਹਵਾ ਭਾਰੀਆਂ ਸਨ। ਅੱਧਿਓਂ ਬਹੁਤੀ ਸੀਟ ਤਾਂ ਜ਼ਨਾਨੀ ਨੇ ਮੱਲੀ ਹੋਈ ਐ ਤੇ ਆਦਮੀ ਅੱਧਾ ਸੀਟ ਉੱਤੇ ਤੇ ਅੱਧਾ ਹੱਸਦਾ ਕਿਉਂ ਐਂ, ਬੰਤਿਆ? ਖਾਂਦੇ-ਪੀਂਦੇ ਲੋਕ ਇਸੇ ਤਰ੍ਹਾਂ ਦੇ ਹੁੰਦੇ ਆ। ਇੱਕ ਹੋਰ ਗੱਲ ਵੇਖੀ ਹੈ ਮੈਂ ਖਾਂਦੇ-ਪੀਂਦੇ ਲੋਕਾਂ ਵਿੱਚ, ਇਹ ਤੁਰਦੇ ਬਹੁਤ ਘੱਟ ਹੈ ਤੇ ਇੰਜ ਸਾਡਾ ਫ਼ਾਇਦਾ ਹੋ ਜਾਂਦਾ ਹੈ ਤੇ ਇਸ ਹਿਸਾਬ ਨਾਲ ਤਾਂ ਸਾਰੇ ਖਾਂਦੇ-ਪੀਂਦੇ ਲੋਕ ਸਾਡਾ ਭਲਾ ਕਰਦੇ ਹੈ ਚੰਗੀ ਤਰ੍ਹਾਂ ਹੋ ਕੇ ਬੈਠੋ ਨਾ ਜੀ ਤੁਸੀਂ। ਠੀਕ ਆ, ਠੀਕ ਆ ਬਿਲਕੁਲ ਠੀਕ ਆਂ ਮੈਂ, ਕਿੰਨੀ ਹੌਲੀ ਚਲਾਂਦਾ ਹੈ ਰਿਕਸ਼ਾ, ਕੀ ਕਰੇ, ਤੂੰ ਸਿਆਣੀ ਏਂ, ਠੰਢ ਵੀ ਤਾਂ ਘੱਟ ਨਹੀਂ ਪੈ ਰਹੀ, ਠੰਢ ਨੇ ਤਾਂ ਹੱਦ ਈ ਕਰ ਦਿੱਤੀ ਏ, ਤੁਸੀਂ ਉੱਪਰਲਾ ਸਵੈਟਰ ਪਾ ਲਿਆ ਸੀ ਨਾ? ਆਹੋ, ਪਾਇਆ ਹੋਇਆ, ਉਂਜ ਇਹ ਕੋਟ ਵੀ ਬੜਾ ਭਾਰਾ ਹੈ। ਤੁਸੀਂ ਵੀ ਲੈ ਲਵੋ ਇੱਕ ਵੱਡਾ ਕੋਟ, ਜਿਸ ਤਰ੍ਹਾਂ ਦਾ ਬਿੱਲੇ ਦੇ ਬਾਊ ਨੇ ਲੀਤਾ ਹੈ ਹਾਲ ਬਾਜ਼ਾਰੋਂ, ਨਹੀਂ ਨਹੀਂ ਉਹ ਨਹੀਂ ਹੁੰਦੇ ਚੰਗੇ ਕੱਪੜੇ, ਸਸਤੇ ਤਾਂ ਬਹੁਤ ਨੇ, ਸਸਤਿਆਂ ਨੂੰ ਕੀ ਕਰਨਾ ਹੈ ਖ਼ਬਰੇ ਕਿਸ ਤਰਾਂ ਦੇ ਲੋਕਾਂ ਦੇ ਲੱਥੇ ਹੁੰਦੇ ਨੇ। ਐਨੇ ਸੋਹਣੇ ਕੱਪੜੇ ਲਾਹ ਕੇ ਸੁੱਟਦੇ ਨੇ ਉਹ ਲੋਕ, ਤੇ ਹੋਰ ਕੀ ਅਮਰੀਕਾ ਵਰਗਾ ਅਮੀਰ ਕਿਹੜਾ ਦੇਸ ਹੈ ਦੁਨੀਆ ਵਿੱਚ, ਸਾਡਾ ਦੇਸ ਵੀ ਘੱਟ ਅਮੀਰ ਨਹੀਂ ਕਿੱਥੇ ਰਾਜਾ ਭੋਜ, ਕਿਥੇ ਗੰਗੂ ਤੇਲੀ, ਅਸੀਂ ਤਾਂ ਉਹਨਾਂ ਦੇ ਪਸੂਕ ਵੀ ਨਹੀਂ ਮਿੰਦਰ ਦੀ ਝਾਈ, ਅੱਛਾ। ਬਹੁਤ ਅਮੀਰ ਨੇ ਉਹ ਲੋਕ, ਉਹਨਾਂ ਲੋਕਾਂ ਕੋਲ ਤਾਂ ਫਿਰ ਬਹੁਤ ਸੋਨਾ ਹੋਊ, ਸਿਰ ਤੋਂ ਪੈਰਾਂ ਤੱਕ ਲੱਦੀਆਂ ਹੋਣਗੀਆਂ ਸੋਨੇ ਨਾਲ ਉਥੋਂ ਦੀਆਂ ਜ਼ਨਾਨੀਆਂ ਕੀ ਘਾਟ ਹੈ ਉਹਨਾਂ ਨੂੰ, ਮੈ ਮਰਜ਼ੀ ਦੇ ਪਾਣ ਤੇ ਮਰਜ਼ੀ ਦੇ ਹੰਢਾਣ ਸਾਡੇ ਦੇਸ ਵਿੱਚ ਕਦੋਂ ਹੋਣਗੀਆਂ ਇਹ ਗੱਲਾਂ?

Hello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 ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ?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

ਬਸ ਵਧੀਆ ਹੋਰ ਕੀ ਕਰ ਰਹੇ ਹੋ?

ਹਾਂਜੀ। ਅੱਛਾ, ਮੈਂ ਨਾ article ਪੜ੍ਹ ਰਹੀ ਸੀ ਮਿਰਜ਼ਾ ਸਾਹਿਬਾਂ ਦਾ ਤੇ ਮ~ ਅਹ ਮੈਂ ਤੁਹਾਡੇ ਨਾਲ ਪਹਿਲਾਂ ਵੀ discuss ਕੀਤਾ ਸੀ ਅਹ ਹੀਰ ਰਾਂਝੇ ਦਾ ਤੇ ਮਿਰਜ਼ਾ ਸਾਹਿਬਾਂ ਬਾਰੇ ਵੀ ਤੁਹਨੂੰ ਪਤਾ ਹੋਊਗਾ ਵਧੀਆ ਤਰੀਕੇ ਨਾਲ। ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ।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 ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਮਿਰਜ਼ਾ ਸਾਹਿਬਾਂ ਜਿਹੜੇ ਆ ਉਹ ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ।

ਤੇ ਇਸ ਕਹਾਣੀ ਦੇ ਅਨੇਕ ਕਿੱਸੇ ਤੇ

ਪ੍ਰਸੰਗ ਜਿਹੜੇ ਆ ਉਹ ਲਿਖੇ ਜਾ ਚੁੱਕੇ ਆ ਤੇ ਲੇਕਿੰਨ ਜਿਹੜੇ ਕਹਿੰਦੇ ਕਿ ਪੀਲੂ ਦਾ ਸਭ ਤੋਂ ਪ੍ਰਸਿੱਧ ਕਿੱਸਾ ਜਿਹੜਾ ਹੈ ਉਹ ਹੋਇਆ ਸੀ ਮਿਰਜ਼ਾ ਸਾਹਿਬਾ ਪੰਜਾਬੀ ਗੱਭਰੂਆਂ ਦੀਆਂ ਢਾਣੀਆਂ ਵਿੱਚ ਜਦੋਂ ਕੋਈ ਕਿਸੇ ਆਸ਼ਿਕ ਮਿਜ਼ਾਜ਼ ਨੂੰ ਪੁੱਛ ਲਵੇ, ਕਿਵੇਂ ਆਂ ਰਾਂਝਿਆ ਤਾਂ ਉਹ ਅੱਗੋਂ ਮਤਲਬ ਅਗ~ ਅਹ ਅਗਲਾ ਹੁੱਭ ਕੇ ਜਵਾਬ ਦਿੰਦਾ ਰਾਂਝਾ ਤਾਂ ਕਹਿੰਦਾ ਐਵੇਂ ਡੰਗਰ ਸੀ, ਡੰਗਰ ਹੀ ਚਾਰਦਾ ਰਿਹਾ ਉਹ ਰਾਂਝਾ ਨੀ ਮੈਂ ਤਾਂ ਮਿਰਜ਼ਾ ਹਾਂ ਮਿਰਜ਼ਾ

ਇਹਨਾਂ ਦੀ ਕਹਾਣੀ ਹੈਗੀ ਸੀ ਕਿ ਮਤਲਬ ਸਾਡੇ ਜਿਹੜੇ ਵਿਦਵਾਨ ਹੈ ਨਾ ਉਹਨਾਂ ਦਾ ਇਹ ਮੰਨਣਾ ਆਂ ਕਿ ਜਿਹੜਾ ਅਹ ਪੀਲੂ ਆ ਉਹ ਪਿੰਡ ਭੈਰੋਵਾਲ ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਮੁਸਲਮਾਨ ਜੱਟ ਸੀ ਤੇ ਉਹਦਾ ਜਨਮ ਜਿਹੜਾ ਆ ਉਹ ਪੰਦਰਾਂ ਸੌ ਅੱਸੀ ਈਸਵੀ ਵਿੱਚ ਹੋਇਆ ਤੇ ਪਚੰਨਵੇਂ ਸਾਲ ਦੀ ਉਮਰ ਭੋਗ ਕੇ

ਹਾਂਜੀ ਤੇ ਉਹ ਨਾ ਬਾਦਸ਼ਾਹ ਜਹਾਂਗੀਰ ਦੇ ਅੰਤਲੇ ਤੇ ਸ਼ਾਹਜਹਾਂ ਦੇ ਮੁਢਲੇ ਸਮੇਂ ਵਿੱਚ ਹੋਇਆ ਤੇ ਉਹਨੂੰ ਮਤਲਬ ਗੁਰੂ ਅਰਜਨ ਦੇਵ ਜੀ ਦੀ ਸੰਗਤ ਕਰਨ ਦਾ ਮਾਣ ਵੀ ਜਿਹੜਾ ਸੀ ਪ੍ਰਾਪਤ ਹੋਇਆ ਸੀ। ਤੇ ਮਿਰਜ਼ਾ ਖ਼ਾਨ ਦਾਨਾਬਾਦ ਦੇ ਖਰਲ ਸਰਦਾਰ ਬਿੰਜਲ ਦਾ ਪੁੱਤਰ ਸੀ ਤੇ ਸਾਹਿਬਾਂ ਜਿਹੜੀ ਸੀ ਉਹ ਖੀਵਾ ਸਰਦਾਰ ਮਾਹਨੀ ਖ਼ਾਨ ਦੀ ਧੀ ਮਿਰਜ਼ੇ ਦੇ ਹਾਣ ਦੀ ਸੀ।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 ਰਵਾਇਤ ਅਨੁਸਾਰ ਮਿਰਜਾ ਸਾਹਿਬਾ ਦਾ ਨੇੜਲਾ ਰਿਸਤਾ ਭੈਣ ਭਰਾ ਦਾ ਸੀ ਤੇ ਮਿਰਜ਼ੇ ਨੂੰ ਮਤਲਬ ਸਾਹਿਬਾਂ ਦੇ ਘਰ ਰਹਿਣ ਦੀ ਗ਼ਰਜ਼ ਨਾਲ ਅਹ ਭੇਜ ਦਿੱਤਾ ਗਿਆ, ਤੇ ਇਸ ਤਰ੍ਹਾਂ ਜਿਹੜੇ ਦੋਨੋਂ ਸੀ ਉਹ ਬਚਪਨ ਤੋਂ ਇਕਠੇ ਖੇਡਦੇ ਪੜ੍ਹਦੇ ਵੱਡੇ ਹੋਏ ਤੇ ਸਾਹਿਬਾਂ ਦੀ ਸੁੁੰਦਰਤਾ ਨੂੰ ਬਿਆਨ ਕਰਦਾ ਪੀਲੂ ਇਹ ਕਹਿੰਦਾ ਹੈ ਕਿ ਸਾਹਿਬਾ ਗਈ ਤੇੇਲ ਨੂੰ, ਗਈ ਪੰਸਾਰੀ ਦੀ ਹੱਟ, ਫੜ੍ਹ ਨਾ ਜਾਣੇੇ ਤੱਕੜੀ, ਹਾੜ ਨਾ ਜਾਣੇ ਵੱਟ ਤੇਲ ਭੁਲਾਵੇਂ ਭੁੱਲਾ ਬਾਣੀਆ, ਦਿੱਤਾ ਸ਼ਹਿਦ ਉਲੱਟ, ਬਣਜ ਗਵਾ ਲਏ ਬਾਣੀਆਂ, ਬਲ਼ਦ ਗਵਾ ਲਏ ਜੱਟ ਤੇ ਜਿਹੜਾ ਮਿਰਜਾ ਸਾਹਿਬਾਂ ਮਤਲਬ ਨਾਲੋਂ ਉਮਰ ਵਿੱਚ ਥੋੜ੍ਹਾ ਜਿਹਾ ਵੱਡਾ ਸੀ ਤੇ ਮਸੀਤ ਵਿੱਚ ਪੜ੍ਹਦਿਆਂ ਉਹਨਾਂ ਦਾ ਪਿਆਰ ਪੈ ਗਿਆ, ਤੇ ਉਹਨਾਂ ਦੇ ਪਿਆਰ ਲਈ ਵੀ ਪੀਲੂ ਨੇ ਇੱਕ ਬੜਾ ਮਤਲਬ ਕਹਿ ਸਕਦੇ ਸੁੰਦਰ ਤੁੱਕ ਲਿੱਖੀ ਆ ਉਹ ਮੈਂ ਤੁਹਾਨੂੰ ਦੱਸਦੀ ਹਾਂ ਉਹ ਹੈਗੀ ਆ ਕਿ ਅਹ ਸਾਹਿਬਾਂ ਪੜ੍ਹੇ ਪੱਟੀਆਂ, ਮਿਰਜਾ ਪੜ੍ਹੇ ਕੁੁਰਾਨ ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁੱਲ ਜਹਾਨ। ਅੱਛਾ ਅੱਛਾ ਲੇਕਿੰਨ ਸਾਹਿਬਾਂ ਦੀ ਜਿਹੜੀ ਮੰਗਣੀ ਸੀ ਉਹ ਕਿਸੇ ਹੋਰ ਨਾਲ, ਮੈਂ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ ਅਹ ਸਾਹਿਬਾਂ ਦੀ ਮੰਗਣੀ ਜਿਹੜੀ ਸੀ ਉਹ ਕਿਸੇ ਹੋਰ ਜਗ੍ਹਾ ਤੇ ਤੈਅ ਹੋ ਗਈ ਸੀ, ਤੇ ਲੇਕਿਨ ਜਦੋਂ ਸਾਹਿਬਾਂ ਨੂੰ ਤਾਹਿਰ ਖ਼ਾਨ ਦੇ ਨਾਲ ਵਿਆਹਿਆ ਜਾਣ ਲੱਗਿਆ ਤਾਂ ਸਾਹਿਬਾਂ ਨੇ ਕਰਮੂ ਬ੍ਰਾਹਮਣ ਨੂੰ ਮਿਰਜ਼ੇ ਦੀ ਦੋਸਤੀ ਦਾ ਵਾਸਤਾ ਦੇ ਕੇ ਦਾਨਾਬਾਦ ਜਾਣ ਲਈ ਰਾਜੀ ਕੀਤਾ ਸੀ, ਤੇ ਉਸ ਹੱਥ ਜਿਹੜਾ ਸੀ ਇੱਕ ਸੁਨੇਹਾ ਭੇਜਿਆ ਕਿ ਉਹ ਆ ਕੇ ਉਸ ਨਾਲ ਕੀਤੇ ਕੌਲ ਨਿਭਾਵੇ, ਜਿਹੜੇ ਉਹਨੇ ਵਾਅਦੇ ਕੀਤੇ ਸੀ, ਉਹਦੇ ਨਾਲ ਸਾਹਿਬਾਂ ਦੇ ਨਾਲ ਤੇ ਉਹ ਦਿਨ ਘਰ ਵਿੱਚ ਬਿੰਜਲ ਦੀ ਧੀ ਦਾ ਵਿਆਹ ਰਚਿਆ ਸੀ, ਤੇ ਭੈਣ ਦੀ ਵਿਦਾਈ ਤੋਂ ਪਹਿਲਾਂ ਮਿਰਜ਼ੇ ਨੇ ਜਾਣ ਦੀ ਠਾਣ ਲਈ ਤਾਂ ਸਾਰਾ ਪਰਿਵਾਰ ਜਿਹੜਾ ਸੀ ਉਹ ਉਹਦੀਆਂ ਮਿੰਨਤਾਂ ਕਰਨ ਲੱੱਗਿਆ ਤੇ ਜਿਹੜੀ ਉਹਦੀ ਮਾਂ ਤੇ ਭੈਣ ਉਹਨਾਂ ਨੇ ਵੀ ਕਾਫ਼ੀ ਵਾਸਤੇ ਪਾਏ ਤੇ ਇਤਿਹਾਸ ਦੇ ਹਵਾਲੇ ਵੀ ਦਿੱਤੇ ਤੇ ਪ~ ਉਹਨਾਂ ਨੇ ਮਤਲਬ ਸਮਝਾਇਆ ਤੇ ਪੀਲੂ ਦੇ ਕਿੱਸੇ ਅਨੁਸਾਰ ਮਿਰਜ਼ੇ ਦਾ ਪਿਓ ਜਿਹੜਾ ਸੀ ਉਹ ਵੀ ਪੁੁੱਤਰ ਨੂੰ ਸਮਝਾਉਂਦਿਆਂ ਹੋੋੋਇਆ ਕਹਿਦਾ ਕਿ ਭੱਠ ਰੰਨਾਂ ਦੀ ਦੋਸਤੀ ਖੁੁੁਰੀ ਜਿਨ੍ਹਾਂ ਦੀ ਮੱਤ, ਇਹ ਹੱਸ-ਹੱਸ ਲਾਉਂਂਦੀਆਂ ਯਾਰੀਆਂ, ਤੇੇ ਰੋ-ਰੋ ਦਿੰਦੀਆਂ ਦੱਸ। ਅੱਛਾ ਅੱਛਾ ਲੇਕਿੰਨ ਸਾਹਿਬਾ ਨੂੰ ਪਤਾ ਨੀ ਕਿਹੜੀ ਗੱਲ ਬਰਦਾਸ਼ਤ ਨਹੀਂ ਹੋਈ ਸੀ ਤੇ ਉਹਨੇ ਖੁੱਦਕੁਸ਼ੀ ਪਤਾ ਨੀ ਕਿਉਂ ਕਰਨ ਦੀ ਕੋਸ਼ਿਸ਼ ਕੀ~

ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਮਤਲਬ ਕਹਿੰਦੇ ਕਿ ਪਰ ਇਸ਼ਕ ਦੀ ਰੀਤ ਜਿਹੜੀ ਆ ਉਹਦੇ ਅਨੁਸਾਰ ਜਿਹੜਾ ਮਿਰਜ਼ਾ ਸੀ ਉਹ ਟਲਿਆ ਨੀ ਹਨਾ ਤੇ ਉਹ ਆਪਣੀ ਬੱਕੀ ਤੇ ਸਵਾਰ ਹੋ ਕੇ ਤੇ ਖੀਵਿਆਂ ਦੇ ਪਿੰਡ ਆ ਗਿਆ, ਤੇ ਬੀਬੋ ਦੀ ਮਤਲਬ ਬੀਬੋ ਤੋਂ ਉਹਨੇ ਮਦਦ ਮੰਗੀ ਜਿਹਨੇ ਕਿ ਰੱਸੀ ਦੀ ਪੌੜੀ ਬਣਾਈ ਤੇ ਸਾਹਿਬਾਂ, ਸਖੀਆਂ ਵਿੱਚੋਂ ਨਿਕਲ ਕੇ ਬੱਕੀ ਦੀ ਪਿੱਠ ਤੇ ਆ ਟਿੱਕੀ ਮਤਲਬ ਉਹਦੇ ਬੱਕੀ ਤੇ ਬਹਿ ਗਈ ਤੇ ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲੈ ਜਾਂਦਾ ਤੇ ਪਰ ਰਸਤੇ ਵਿੱਚ ਜਦੋਂ ਇੱਕ ਜੰਡ ਦੀ ਛਾਵੇਂ ਉਹ ਆਰਾਮ ਕਰ ਰਹੇ ਹੁੰਦੇ ਆ ਤੇ ਮਿਰਜ਼ਾ ਉੱਥੇ ਸੌਂ ਜਾਂਦਾ ਹੈ ਤੇ ਸਾਹਿਬਾਂ ਨੂੰ ਪਿੱਛਾ ਕਰ ਰਹੇ ਜਿਹੜੇ ਉਹਦੇ ਭਰਾ ਦਿਖਾਈ ਦਿੰਦੇ ਆ ਤੇ ਉਹ ਖੂਨ ਖਰਾਬੇ ਤੋਂ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 ਤੇ ਉਹ ਜਾਣਦੀ ਸੀ ਕਿ ਮਿਰਜ਼ੇ ਦਾ ਨਿਸ਼ਾਨਾ ਜਿਹੜਾ ਉਹ ਖਾਲੀ ਨਹੀਂ ਜਾਂਦਾ ਬਹੁਤ ਪੱਕਾ ਨਿਸ਼ਾਨਾ ਹੈ ਉਹਦਾ ਜਦੋਂ ਮਿਰਜ਼ਾ ਨਿਸ਼ਾਨਾ ਲਾਵੇਗਾ ਤਾਂ ਜਿਹੜਾ ਉਹਦਾ ਭਰਾ ਆ ਉਹ ਇੱਕ ਅੱਧਾ ਤਾਂ ਮਰ ਹੀ ਜਾਵੇਗਾ, ਜਿਸਤੇ ਵੀ ਨਿਸ਼ਾਨਾ ਧਾਰੂ ਕਰ, ਧਾਰ ਕਰੇਗਾ ਉਹ, ਤੇ ਉਹਨੂੰ ਇਹ ਭਰਮ ਸੀ ਕਿ ਉਹਦੇ ਮਤਲਬ ਮਿੰਨਤ ਤਰਲੇ ਸੁਣ ਕੇ ਉਹਦੇ ਭਰਾ ਮਿਰਜ਼ੇ ਤੇ ਤਰਸ ਖਾ ਲੈਣਗੇ ਤੇ ਉਸ ਨੂੰ ਮੁਆਫ਼ ਕਰ ਦੇਣਗੇ ਲੇਕਿਨ ਉੱਲਟ ਜਿਹੜੇ ਉਹਦੇ ਭਰਾ ਸੀ ਮਿਰਜ਼ਾ ਤੇ ਅਹ ਮਿਰਜ਼ੇ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਤੇ ਉਸਨੂੰ ਮਾਰ ਦਿੰਦੇ ਆ, ਤੇ ਸਾਹਿਬਾਂ ਜਿਹੜੀ ਸੀ ਉਹ ਇਹ ਬਰਦਾਸ਼ਤ ਨਹੀਂ ਕਰ ਸਕੀ ਤੇ ਉਹਨੇ ਤਲਵਾਰ ਮਾਰਕੇ ਜਿਹੜੀ ਆ, ਤੇ ਉਹ ਖੁੱਦ ਹੀ ਖੁੱਦਕੁਸ਼ੀ ਕਰ ਲਈ ਸੀ।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 ਤੇ ਜਿਹੜਾ ਸਾਡਾ ਪੁਰਾਤਨ ਸਾਹਿਤ ਜ਼ਿਆਦਾਤਰ ਅਤਕਥਨੀਆਂ ਕਿਉਂ ਭਰਪੂਰ ਹੈ, ਅਤਕਥਨੀਆਂ ਭਰਪੂਰ ਨੇ ਨਾ।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 ਹਜ਼ਮ ਕਰਨਾ ਬਹੁਤ ਹੀ ਮੁਸ਼ਕਲ ਜਾਪਦਾ ਹੈ ਤਰ੍ਹਾਂ ਪੀਲੂ ਨੇ ਵੀ ਮਿਰਜ਼ੇ ਦੇ ਅਹ ਭੱਥੇ ਵਿੱਚ ਤਿੰਨ ਸੌ ਤੀਰ ਦੱਸੇ ਆ, ਜੋ ਕਿ ਅਸੰਭਵ ਆ ਤੇ ਤਿੰਨ ਸੌ ਕਾਨੀ ਮਿਰਜ਼ੇ ਜਵਾਨ ਦੀ, ਦੇਂਦਾ ਸਿਆਲਾਂ ਨੂੰ ਵੰਡ ਭਲਿਓ ਮਾਨਸੋ, ਤਿੰਨ ਸੌ ਤੀਰਾਂ ਵਾਲਾ ਕੋਈ ਭੱਥਾ ਨਹੀਂ ਹੁੰਦਾ ਤੇ ਇਹ ਗੱਪ ਮਾਰਨ ਦੀ ਕੋਈ ਸੀਮਾ ਹੁੰਦੀ ਕਹਿੰਦੇ, ਤੇ ਹਾਫ਼ਿਜ਼ ਬਰਖ਼ੁਰਦਾਰ ਨੇ ਆਪਣੇ credit card ਨਾਲ ਤੀਰਾਂ ਦੇ ਪੈਸੇ ਨਹੀਂ ਦੇਣੇ ਸਨ ਇਸ ਲਈ ਉਹ ਜਿਹੜੇ ਤਿੰਨ ਸੌ ਵਿੱਚ ਸੱਠ ਹੋਰ ਜੋੜ ਕੇ ਲਿੱਖਦਾ ਹੈ ਉੱਥੇ ਇਹ ਲਿਖਿਆ ਸੀ, ਤ੍ਰੈ ਸੈ ਸੱਠ ਤਰਕਸ਼ੀ ਦੇਵਾਂ ਅਹ ਸਾਲਿਆਂ ਨੂੰ ਵੰਡ ਮਜੂਰੀ ਲੈ ਲਈਂ ਆਪਣੀ, ਕਿੱਲੀਆਂ ਦੇਈਂ ਹਜ਼ਾਰ

ਹਮ ਬਿਲਕੁਲ ਪਤਾ ਨੀ ਕਿਉਂ ਇਹ ਗੱਲ ਤੇ ਮੇਰੇ ਹਲਕ ਚੋਂ ਵੀ ਨੀ ਉਤਰਦੀ ਕਿ ਮੁੰਡਿਆਂ ਦੇ ਹੁੰਦਿਆਂ ਵੀ ਖੀਵਾ ਖਾਨ ਜਿਹੜਾ ਉਹ ਕੁੜੀ ਦੇ ਕੁੜੀ ਦੇ ਜਨਮ ਤੇ ਇਸ ਖ਼ੁਸ਼ੀ ਮਤਲਬ ਇਸ ਲਈ ਖ਼ੁਸ਼ੀ ਮਨਾਉਂਦੇ ਹੈ ਕਿ ਉਹ ਵੱਡੀ ਹੋ ਕੇ ਚੰਦ ਚਾੜ੍ਹੇਗੀ ਉਹ ਵੀ ਮਤਲਬ ਉਸ ਸਮੇਂ ਜਦੋਂ ਕੁੜੀਆਂ ਨੂੰ ਜਨਮ ਉਪਰੰਤ ਲੋਕ ਜਿਉਂਦਿਆਂ ਧਰਤੀ ਵਿੱਚ ਦੱਬ ਦਿੰਦੇ ਸਨ, ਜੇ ਖੀਵਾ ਖਾਨ ਜ਼ਿਆਦਾ ਹੀ ਅਗਾਂਹ-ਵਧੂ ਖਿਆਲਾਂ ਦਾ ਸੀ ਤਾਂ ਸਾਹਿਬਾਂ ਦੇ ਪ੍ਰੇਮ ਵਿਆਹ 'ਤੇ ਵੀ ਉਸਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ, ਤੇ ਤਿੰਨ ਸੈ ਨਾਂਗਾ ਪਿੜ ਰਿਹਾ, ਹੋ ਗਏ ਚੌੜ ਚੁਪੱਟ। ਬੰਦ ਪੰਜਵਾਂ, ਕਿੱਸਾ ਜਿਹੜਾ ਮਿਰਜ਼ਾ-ਸਾਹਿਬਾਂ, ਪੀਲੂ ਦੀ ਇਹ ਸੋਚਣ ਲਈ ਉਹਨੂੰ ਮਜ਼ਬੂਰ ਕਰ ਦਿੰਦਾ ਆ

ਘਰ ਮਿਰਜ਼ੇ ਦੇ ਹੋਰ ਇਸਤਰੀ ਸੁਣੀਂਦੀ ਬੁਰੀ ਬਲਾ, ਤੇ ਕਾਜ ਵਿਹੁਣਾ ਮੈਂ ਫਿਰਾਂ, ਮੈਨੂੰ ਕੀ ਕਿਸੇ ਦੇ ਕਾਜਾਂ ਨਾਲ।

ਕਿ ਮਿਰਜ਼ਾ ਵਿਆਹਿਆ ਸੀ ਜਾਂ ਕੁਆਰਾ, ਅਗਰ ਕਰਮੂ ਬਾਹਮਣ ਝੂਠ ਬੋਲਦਾ ਹੈ ਤਾਂ ਉਸਦੀ ਤਸੀਕ ਤਸਦੀਕ ਲਈ ਕੋਈ ਵੀ ਵੇਰਵਾ ਜਿਹੜਾ ਉਹ ਨਹੀਂ ਹੈ ਚਰਨਜੀਤ ਸਿੰਘ ਗੁਮਟਾਲਾ ਤੇ ਹੋਰ ਕਈ ਲੇਖਕ ਜਿਹੜੇ ਆ ਉਹ ਇੱਕ ਦੂਜੇ ਦੀ ਨਕਲ ਮਾਰ ਕੇ ਲਿੱਖੀ ਜਾਂਦੇ ਆ

ਤੇ ਮਿਰਜ਼ੇ ਦੇ marital status ਵਰਗੀ ਜਿਹੜੀ ਮਹੱਤਵਪੂਰਨ ਜਾਣਕਾਰੀ ਆ ਤੇ ਸਾਹਿਬਾਂ ਤੋਂ ਕਿਵੇਂ ਵਾਂਝੀ ਰਹਿ ਗਈ ਹੋਵੇਗੀ ਫਿਰ ਉਹ ਹਨਾ

ਖੀਵੇ ਖਾਨ ਦੇ ਸਾਹਿਬਾਂ, ਜੰਮੀ ਮੰਗਲਵਾਰ, ਘਰ ਵੰਝਲ ਦੇ ਮਿਰ~ ਮਿਰਜ਼ਾ ਜੰਮਿਆ ਕਰੜੇਵਾਰ। ਅੱਛਾ। ਤੇ ਜਿਹੜੇ ਇਹ ਮਿਰਜ਼ਾ ਸਾਹਿਬਾਂ ਸੀਗੇ ਇਹਨਾਂ ਦੀ story ਪੜ੍ਹ ਕੇ ਬਹੁਤ ਜ਼ਿਆਦਾ ਮਤਲਬ interesting ਲੱਗਦੀ ਹੈ ਨਾ ਮਤਲਬ ਇਹਨਾਂ ਦੀ ਕਹਾਣੀ ਹੀ ਪੜ੍ਹੀ ਜਾਓ ਮਤਲਬ ਖ਼ਤਮ ਹੀ ਨੀ ਹੁੰਦੀਆਂ ਜਿੰਨੀ ਮਰਜ਼ੀ ਮਤਲਬ ਇਹਨਾਂ ਦੀ ਹੈਗੀ ਆ ਨਾ ਤੇ thank you ਮੈਨੂੰ ਦੱਸ~

ਹਾਂਜੀ ਹਾਂਜੀ okay thank you

ਬੱਸ ਵਧੀਆ ਹੋਰ ਕੀ ਕਰਦੇ ਓ?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 ਹਾਂਜੀ ਸਹੀ ਆ ਰੋਟੀ ਦਾ time ਹੋ ਗਿਆ ਤੁਸੀਂ ਖਾਲੀ? ਨਈ ਨਈ ਨਾ ਨਾ ਹਾਲੇ ਕਿਥੇ ਹਜੇ ਤਾਂ ਬਣਾਉਣੀ ਆ ਅੱਛਾ ਅੱਛਾ

ਹਾਂਜੀ ਉਹਨਾਂ ਬਾਰੇ ਮੈਨੂੰ ਦੱਸਿਓ ਕੁਛ

ਹਾਂਜੀ ਹਾਂਜੀ ਜਿੰਨਾ ਪਤਾ ਦੱਸਦੋ ਬਾਕੀ ਜਿਨਾਂ ਮੈਨੂੰ ਪਤਾ ਹੋਇਆ ਮੈ ਦੱਸਦੂ ਕਹਿੰਦੇ ਇਹਨਾਂ ਦਾ ਜਨਮ ਛੱਬੀ ਜਨਵਰੀ ਸੋਲਾਂ ਸੌ ਬਾਹਠ ਚ ਹੋਇਆ ਸੀਗਾ

ਅੱਛਾ ਤੇ ਇਹਨਾਂ ਦਾ ਕਹਿੰਦੇ ਸੰਧੂ ਜੱਟ ਪਰਿਵਾਰ ਸੀਗਾ ਇਹਨਾਂ ਦਾ ਸੰਧੂ ਜੱਟ ਪਰਿਵਾਰ ਦੇ ਘਰ ਹੋਇਆ ਸੀਗਾ ਤੇ ਮਾਤਾ ਜਿਓਣੀ ਸੀ ਉਹਨਾਂ ਦਾ ਨਾਮ ਅੱਛਾ ਕਹਿੰਦੇ ਪਿਤਾ ਦਾ ਨਾਮ ਭਗਤਾ ਸੀ ਇਹਨਾਂ ਦੇ ਸੰਧੂ ਪਰਿਵਾਰ ਚ ਸੀਗੇ ਇਹ ਅੱਛਾ ਅੱਛਾ ਸੰਧੂ ਜੱਟ ਪਰਿਵਾਰ ਵਿਚੋਂ ਸੀ ਬਾਕੀ ਹੁਣ ਤੁਸੀਂ ਦੱਸੋ ਮੈਨੂੰ ਇੰਨਾ ਹੈ ਨੀ ਜ਼ਿਆਦਾ knowledge ਬਾਕੀ ਮੈਨੂੰ ਕੀ ਪਤਾ ਯਾਦ ਆ ਜਾਏ ਤੁਸੀਂ ਦੱਸੋਂਗੇ ਹੌਲੀ ਹੌਲੀ ਹਾਂਜੀ ਹਾਂਜੀ ਕਿਵੇਂ ਹੁਣ ਕਿਹਾ ਨੀ ਕਿ ਜਿਹੜੇ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

ਮਤਲਬ ਜਿਹੜੇ ਅਸੀਂ ਕਹਿ ਲਇਏ ਬਾਲਕ ਦਾ ਨਾਮ ਇਹਨਾਂ ਨੇ ਦੀਪਾ ਰੱਖਿਆ ਸੀ ਇਹਨਾਂ ਨੇ ਤੇ ਇਹਨਾਂ ਦਾ ਜਿਹੜਾ ਉਹ ਨਾਮ ਸੀ ਬਲ~ ਬਲਾਕ ਬਲਾ~ ਮਤਲਬ ਬਾਲਕ ਦਾ ਨਾਮ ਇਹਨਾਂ ਨੇ ਆਪਣਾ ਦੀਪਾ ਰੱਖਿਆ ਸੀ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਮਤਲਬ ਕਹਿੰਦੇ ਥੋੜੀ ਸੁਰਤ ਸੰਭਾਲਣ ਤੋਂ ਬਾਅਦ ਜਦੋ ਇਹ ਮਤਲਬ ਜਦੋ ਥੋੜੇ mature ਹੋਏ ਸੀ, ਫਿਰ ਨੌਜਵਾਨ ਅਵਸਥਾ ਵਿਚ ਕਹਿੰਦੇ ਇਹਨਾਂ ਦੇ ਵਿਚਰਦਿਆਂ ਜਿਹੜੇ ਅਹ ਬਾਲਕ ਸੀ ਦੀਪਾ, ਸਤਿਗੁਰਾਂ ਦੇ ਪ੍ਰਵਾਨ, ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਚ, ਓਥੇ ਕਹਿੰਦੇ ਦਮ~ ਅਹ ਦਸਮ ਪਿਤਾ ਸੀ ਜਿਹੜੇ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਚਰਨਾਂ ਵਿਚ ਹਾਜ਼ਿਰ ਹੋਏ ਸੀ ਜਾ ਕੇ ਇਹ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

ਹਾਂਜੀ? ਅੰਮ੍ਰਿਤ ਕਦੋਂ ਛਕਿਆ ਸੀ ਬਾਬਾ ਦੀਪ ਸਿੰਘ ਜੀ ਨੇ? ਅੰਮ੍ਰਿਤ? ਸਾਹਿਬ ਕਹਿੰਦੇ ਸੀਗੇ ਨਾ ਉੱਥੇ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ, ਕਹਿੰਦੇ ਪਾਵਨ ਚਰਨਾਂ ਵਿਚ ਹਾਜ਼ਿਰ ਹੋ ਗਏ ਸੀ ਤੇ ਇਥੇ ਇਹਨਾਂ ਨੇ ਸਤਿਗੁਰਾਂ ਦੇ ਮਤਲਬ ਕਹਿੰਦੇ ਕਿ ਸਤਿਗੁਰਾਂ ਦੇ ਪਵਿੱਤਰ, ਕਰ-ਕਲਮਾਂ ਰਾਹੀਂ, ਨੌਜਵਾਨ ਨੇ ਕਹਿੰਦੇ ਅੰਮ੍ਰਿਤ ਛਕਿਆ ਸੀ ਇਹਨਾਂ ਨੇ ਹਾਂਜੀ

ਹਾਂਜੀ ਫਿਰ ਹਾਂਜੀ ਕਹਿੰਦੇ ਮਤਲਬ ਉੱਥੇ ਦੇ ਸਤਿਗੁਰਾਂ ਦੇ ਪਵਿੱਤਰ ਕਰ ਕਮਲਾਂ ਰਾਹੀਂ ਕਹਿੰਦੇ ਨਾ ਨੌਜਵਾਨ ਦੀਪੇ ਨੇ ਨਾ ਜਿਹੜੇ ਅੰਮ੍ਰਿਤ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਨਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ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 ਮਤਲਬ ਇਹ ਆਪ ਹਮੇ~ ਕਹਿੰਦੇ ਜਿਹੜੇ ਅਹ ਬਾਬਾ ਦੀਪ ਸਿੰਘ ਜੀ ਸੀ ਇਹ ਹਮੇਸ਼ਾ ਈ ਪਾਵਨ ਬਾਣੀ ਦਾ ਪਾਠ, ਭਜਨ, ਬੰਦਗੀ ਵਿਚ ਮਸਤ ਰਹਿੰਦੇ ਸੀ ਆਪਣੇ ਸ਼ਰੀਰ ਵਜੋਂ ਵੀ ਕਹਿੰਦੇ, ਕਹਿ ਲਇਏ ਜਿਵੇਂ ਹਨਾ ਸੁਡੋਲ ਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਸੀ ਇਹ ਤੇ ਧਰਮਿਕ ਬਿਰਤੀ ਵਾਲੇ ਪੁਰਸ਼ ਸੀ ਤੇ ਜਿਵੇ ਓਦਾਂ ਵੀ ਕਹਿ ਲਓ ਜਦੋ ਅਮ੍ਰਿਤ ਛਕਣ ਤੋਂ ਬਾਅਦ, ਓਦਾਂ ਵੀ ਇਹ ਇਕ ਵਿਦ~ ਵਿਦਵਾਨ ਤੇ ਸੂਰਬੀਰ ਸੀ ਜਦੋ ਵੀਹ ਬਾਈ ਸਾਲਾਂ ਦੀ ਉਮਰ ਵਿਚ ਬਾਬਾ ਦੀਪ ਸਿੰਘ ਨੇ ਇੱਕ ਸਿਆਣੇ ਵਿਦਵਾਨ, ਮਤਲਬ ਇੱਕ ਜਦੋਂ ਵੀਹ ਕਹਿੰਦੇ ਵੀ ਵੀਹ ਬਾਈ ਸਾਲ ਦੀ ਉਮਰ ਵਿਚ, ਬਾਬਾ ਦੀਪ ਸਿੰਘ ਜੀ ਨਾ, ਮਤਲਬ ਸਿਆਣੇ ਤੇ ਸੂਰਬੀਰ ਸ~ ਅਹ ਸੂਰਬੀਰ ਸੈਨਿਕ ਬਣ ਗਏ ਸੀ ਇੱਕ ਪਾਸੇ ਤਾਂ ਕਹਿ ਲਇਏ ਵੀ ਜਦੋਂ ਆਹ ਜਿਹੜੇ ਬਾਬਾ ਦੀਪ ਸਿੰਘ ਜੀ ਨੇ, ਉਹਨਾਂ ਨੇ ਸੰਗਤ, ਸੰਗਤ ਅੰਦਰ ਪ੍ਰਵਾਨ ਗੁਰਬਾਣੀ ਦਾ ਗਿਆਨ ਅਹ ਕਰਾਉਂਦੇ ਹੋਏ ਨਾ ਗੁਰੂ ਦੇ ਆਦੇਸ਼ ਤੇ ਕਹਿੰਦੇ ਵੀ ਅਨੁਸਾਰ ਜਿਹੜੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਸਿੱਖਾਂ ਵਿਚ ਕਹਿੰਦੇ ਇੱਕ ਨਵਾਂ ਧਾਰਮਿਕ ਜੋਸ਼ ਭਰ ਦਿੰਦੇ ਸੀ ਤੇ ਦੂਜੇ ਪਾਸੇ ਇਹ ਜਿਹੜੇ ਸਿੰਘ ਸੂਰਮੇ ਸੀ ਉਹਨਾਂ ਦੇ ਜੱਥੇ ਤਿਆਰ ਕਰਕੇ ਤੇ ਮਤਲਬ, ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨ-ਏ-ਜੰਗ ਵਿੱਚ ਜਾ ਕੇ ਜੈਕਾਰੇ ਬੁਲਾਉਂਦੇ ਹੁੰਦੇ ਸੀ ਉਹ ਤੇ ਜਿਹੜੇ ਆਪਣੇ ਦਸ਼ਮ ਪਾਤਸ਼ਾਹ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਅਹ ਛੱਡਣ ਤੋਂ ਉਪਰੰਤ ਹਨਾ, ਜਦੋ ਛੱਡ ਦਿੱਤਾ ਸੀ ਉਪਰੰਤ ਉਹਨਾਂ ਨੇ ਕਹਿਤਾ ਵੀ ਅਸਥਾਨ ਰਾਹੀਂ ਓਥੇ ਪਾਵਨ ਅਸਥਾਨ ਦਮਦਮਾ ਸਾਹਿਬ, ਤਲਵੱਡੀ ਸਾਬੋ ਜਿਲਾ ਬਠਿੰਡੇ ਵਿੱਚ ਪਹੁੰਚੇ ਸੀ ਉਹ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 ਤੇ ਕਹਿੰਦੇ ਫਿਰ ਓਥੇ ਇਹਨਾਂ ਨੇ ਇੱਕ ਮਹਾਨ ਕੀਰਤਨੀਏ ਤੇ ਇੱਕ ਵਧੀਆ ਲਿਖਾਰੀ ਬਣੇ ਸੀ ਓਥੇ ਇਹ ਇੱਕ ਵੀ ਜਿਵੇ ਕਹਿ ਲਇਏ ਕਿ ਜਦੋਂ ਓਥੇ ਜਿਹੜੇ ਓਥੇ ਤਲਵੱਡੀ ਸਾਹਿਬ, ਦਮਦਮਾ ਸਾਹਿਬ, ਤੇ ਤਲਵੱਡੀ ਸਾਬੋ ਜਦੋ ਇਹ ਪਹੁੰਚੇ ਸੀ ਨਾ ਓਥੇ ਜਦੋ ਅਹ ਆਪਣੇ ਗੁਰੂ ਪਾਤਸ਼ਾਹ ਸੀ ਉਹਨਾਂ ਦੇ ਚਰਨਾਂ ਵਿਚ ਜਦੋ ਇਹ ਹਾਜ਼ਿਰ ਹੋਏ ਸੀ ਫੇਰ, ਓਥੇ ਇਹ ਕਿ ਮਤਲਬ ਓਥੇ ਇਹ ਕੀਰਤਨ ਵੀ ਕਰਦੇ ਹੁੰਦੇ ਸੀ, ਤੇ ਵਧੀਆ ਇਕ ਓਥੇ ਲਿਖਾਰੀ ਵੀ ਬਣੇ ਸੀ ਮਤਲਬ ਕਹਿ ਲਇਏ ਕਿ ਇੱਕ ਅਹ ਵਿਦਵਾਨ ਸੂਰਬੀਰ ਹੋਣ ਦੇ ਨਾਲ ਨਾਲ ਨਾ ਇੱਕ ਵਧੀਆ ਲਿਖਾਰੀ ਵੀ ਸੀ ਇਹ ਜਦੋਂ ਗੁਰੂ ਦੀ ਕਾਸ਼ੀ ਵਿਚ ਇਹ ਗਏ ਸੀ ਗੁਰ ਕੀ ਕਾਸ਼ੀ ਜਦੋਂ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

ਉਸ ਸਮੇ ਬਾਬਾ ਦੀਪ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਲਿਖਾਰੀ ਦਾ ਕੰਮ ਕਰਦੇ ਹੁੰਦੇ ਸੀ ਤੇ ਕਹਿੰਦੇ ਜਿਹੜੇ ਗੁਰੂ ਪਾਤਿਸ਼ਾਹ ਜੀ ਨੇ ਆਪਣੇ ਜਦੋ ਉਹਨਾਂ ਨੇ ਦੱਖਣ ਵੱਲ ਗਏ ਸੀ

ਕਰ ਗਏ ਸੀ ਮਤਲਬ ਗੁਰ ਕੀ ਕਾਸ਼ੀ ਕਿਹਾ ਜਾਣ ਲੱਗ ਪਿਆ ਸੀ ਨਾ ਜਿਹੜੇ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਇਹਨਾਂ ਨੂੰ ਜਿਹੜੇ ਦਮਦਮਾ ਸਾਹਿਬ ਦੇ ਵਿਚ ਨਾ ਉਹਨਾਂ ਦੀ ਗੁਰਬਾਣੀ ਦੀ ਦੇਖ ਦੇਖਦੇ

ਉਹਨਾਂ ਨੇ ਮਤਲਬ ਕਹਿ ਲਇਏ ਕਿ ਬਹੁਤ ਓਥੇ ਆਪਣੀ ਸੇਵਾ, ਸ਼ਰਧਾ ਨੀਭਾਈ ਸੀ, ਪ੍ਰੇਮ ਸਾਹਿਤ ਨਿਭਾਈ ਸੀ ਉਹਨਾਂ ਨੇ ਮਤਲਬ ਸਬ ਨਾਲ ਓਥੇ ਪਿਆਰ ਨਾਲ ਰਹਿੰਦੇ ਸੀ, ਸਬ ਨਾਲ ਅਹ ਪਿਆਰ ਪਿਆਰ ਨਾਲ ਸਿਖਾਉਂਦੇ ਸੀ ਕਿਸੇ ਨੂੰ ਕੁਛ ਵੀ ਸਿੱਖਣਾ ਹੋਵੇ, ਕਿਸੇ ਨੇ ਕੁਛ ਦੱਸਣਾ ਹੋਵੇ ਸਬ ਓਥੇ ਉਹਨਾਂ ਨਾਲ ਪਿਆਰ ਨਾਲ ਕਰਦੇ ਹੁੰਦੇ ਸੀ ਤੇ ਗੁਰਬਾਣੀ ਦੇ ਕਹਿ ਦੇਈਏ ਵੀ ਇਸ ਚੀਜ਼ ਤੇ ਵਿਸ਼ੇਸ਼ ਦਿਲਚ~ ਦਿਲਚਸਪੀ ਹੁੰਦੀ ਸੀ ਇਹਨਾਂ ਦੀ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 ਕਿਹਾ ਕਿ ਭਾਈ ਮਨੀ ਸਿੰਘ ਤੇ ਜਿਹੜੀ ਸ਼ਹਾਦਤ ਤੋਂ ਪਿੱਛੋਂ ਬਾਬਾ ਦੀਪ~ ਦੀਪ ਸਿੰਘ ਜੀ ਅਹ ਵੱਡੇ ਸਿੱਖ ਵਿਦਵਾਨ ਬਣ ਗਏ ਸੀ ਹਾਂਜੀ ਵਿਦਵਾਨ ਬਣ ਗਏ ਸੀਗੇ ਤੇ ਉਹਦੇ ਬਾਰੇ ਦੱਸੋ ਮਿਸਲਾਂ ਮਿਸਲਾਂ ਬਾਰੇ ਮਿਸਲਾਂ ਬਾਰੇ ਬਾਰੇ ਇਹਨਾਂ ਬਾਰੇ ਦੱਸੋ ਕੁਛ ਇਹਨਾਂ ਦੀਆਂ ਮਿਸਾਲਾਂ?

ਤੇ ਬਾਰ੍ਹਵੀਂ ਸਦੀ ਵਿਚ ਸਮੁਚਾ ਖਾਲਸਾ ਪੰਥ ਜੰਗਲਾਂ ਦੇ ਪਹਾੜਾਂ ਤੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਇਕ ਰਤ ਹੋਇਆ ਸੀ, ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਕਹਿੰਦੇ ਇਕ ਬਾਰ੍ਹਾਂ ਮਿਸਲਾਂ ਅੰਦਰ ਵੰਡਿਆ ਗਿਆ ਸੀ ਤੇ ਜਿਹੜੇ ਵੀ ਉਹ ਬਾਰ੍ਹਾਂ ਮਿਸਲਾਂ ਬਣਾਈਆਂ ਗਈਆਂ ਸੀ, ਉਹਨਾਂ ਦੇ ਮੁਖ ਜੱਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਗਿਆ ਸੀ ਤੇ ਲਕੀਰਾਂ ਖਿੱਚਣ ਬਾਰੇ ਦਾ ਕੀ ਸੀਗਾ?